lining ਤਾਂ ਪਹਿਲੇ ਤਾਂ ਭਾਈ ਚਾਲੀ ਰੁਪੇ ਚੱਲਦਾ ਸੀ ਹੁਣ ਪੰਤਾਲੀ ਤੋਂ ਪੰਜਾਹ ਹੋਗਿਆ

ਠੀਕ ਆ ਮਤਲਬ ਕੀ ਲੱਗ ਲੱਗ

ਜਿਹੜੇ ਹਿਸਾਬ ਅਗਲਾ ਕਿਹ ਦਿੰਦਾ ਸਾਨੂੰ ਕਿਹ ਦਿੰਦਾ ਵਧੀਆ ਮਤਲਬ lining ਚਾਹੀਦੀ ਹੈ ਫ਼ੇਰ ਉਹ ਤਾਂ ਕਈ ਵਾਰ ਸੱਠ ਰੁਪੇ ਮੀਟਰ ਹੀ ਮਿਲਦੀ ਹਾ ਫ਼ੇਰ ਸਾਨੂੰ ਓਹੀ ਲਾਉਣੀ ਪੈਂਦੀ ਹੈ ਕਈ ਵਾਰ ਕਿਸੇ ਦਾ ਪਤਲਾ ਸੂਟ ਹੁੰਦਾ ਉਹ ਤੇ ਫ਼ੇਰ ਮੋਟੀ ਮਤਲਬ ਕਿ ਨੀਚੇ ਲੱਗਦੀ ਹੈ ਫ਼ੇਰ ਉਹੀ ਸਾਨੂੰ ਮਤਲਬ ਕਿ ਲਿਆਉਣੀ ਪੈਂਦੀ ਹੈ ਜਿਵੇਂ ਹੁਣ ਤੁਸੀਂ ਕਿਹ ਰਹੇ ਹੋ ਸਾਨੂੰ ਕੋਈ ਵੀ price ਦੀ lining ਮਿਲਦੀ ਆ ਜਿਵੇਂ decoration ਦਾ ਸਮਾਨ ਹੋਗਿਆ ਉਹ ਤੁਸੀਂ ਲਿਆਉਂਦੇ ਹੋ ਚਲੋ ਠੀਕ ਹੈ ਲਿਆ ਕਿ ਲਗਾਤਾ ਫ਼ੇਰ ਜੋ ਤੁਸੀਂ customer ਨੂੰ ਕਹਿੰਦੇ ਹੋ ਵੀ ਇਹਦਾ ਇੰਨਾ price ਹੈ ਤੁਸੀਂ ਉਸ ਹਿਸਾਬ ਉਹ ਥੋਨੂੰ ਦੇ ਦਿੰਦੇ ਨੇ

ਹਾਨੀ ਉਹ ਸਾਨੂੰ ਪਹਿਲਾਂ ਹੀ ਕਿਹ ਦਿੰਦੇ ਨੇ ਮਤਲਬ ਜਿੰਨਾ ਵੀ ਖਰਚਾ ਹੋਇਆ ਅਸੀਂ ਆਪਣੇ ਆਪ ਲੈਸਾਂ ਲੁਸਾਂ ਲਿਆ ਕੇ ਲਾਦੋ ਤੁਹਾਨੂੰ ਤਾਂ ਪਤਾ ਹੀ ਹੈ ਕਹਿੰਦੇ ਕਿਸ ਤਰੀਕੇ ਨਾਲ ਲੈਸ ਲੱਗਣੀ ਕਿਹੜੀ ਸੋਹਣੀ ਲੱਗੂਗਈ ਫ਼ੇਰ ਅਸੀਂ ਦਯੁਗੇ ਕਹਿੰਦੇ ਅਸੀਂ ਫ਼ੇਰ ਬਜਾਰੋਂ ਲੈਕੇ ਆਉਂਗੇ ਸਾਡੇ ਤਾਂ ਉਹੀ ਗੇੜੇ ਬਚ ਜਾਣੇ ਆ ਹੁਣ ਤੁਸੀਂ ਤਾਂ ਆਪਣੇ ਆਪ ਖੁਦ ਕੰਮ ਇਹ ਕਰਦੇ ਹੀ ਹਾਂ ਠੀਕ ਆ ਜੀ ਥੋਨੂੰ ਜਿਸ ਹਿਸਾਬ ਨਾਲ ਉਹ price ਕਹਿੰਦੇ ਆ ਉਸ ਹਿਸਾਬ ਨਾਲ ਹੀ ਤੁਸੀਂ ਲਿਆ ਕੇ ਦੇ ਦਿੰਦੇ ਹੋ ਕਿਆ ਕਹਿਨੇ ਆ ਫ਼ੇਰ ਠੀਕ ਆ ਵੀ ਉਸ ਹਿਸਾਬ ਨਾਲ ਹੀ ਥੋਨੂੰ ਉਹ payment ਕਰ ਦਿੰਦੇ ਨੇ ਹਨਾ

ਵੀ ਥੋਨੂੰ ਪਤਾ ਹੈ ਹਮ

hello

ਹਾਂਜੀ ਆਵਾਜ਼ ਆ ਰਹੀ ਹੈ ਜੀ

ਹੋਰ ਕੀ ਕਰ ਰਹੇ ਸੀ ਪੜ੍ਹ ਰਹੇ ਸੀ ਪੜ੍ਹ ਰਹੇ ਸੀ ਹੋਰ ਮੰਮੀ ਪਾਪਾ ਠੀਕ ਐ ਹਾਂਜੀ ਠੀਕ ਐ ਜੀ ਅੱਛਾ ਹੋਰ ਪੜ੍ਹਾਈ ਕਿਵੇਂ ਚੱਲਦੀ ਐ ਵਧੀਆ ਚੱਲ ਰਹੀ ਹੈ ਠੀਕ ਐ ਕਰਨ ਮੈਨੂੰ ਕੁੱਝ ਪੁੱਛਣਾ ਸੀ ਤੁਹਾਡੇ ਤੋਂ ਹਾਂਜੀ ਪੁੱਛੋ ਜੀ ਮੈਨੇ ਇਹ ਪੁੱਛਨਾ ਸੀ ਕਿਹੜਾ ਤੁਹਾਡਾ ਇਹ ਤੁਸੀਂ ਰੱਖਦੇ ਓ ਨਾ ਬੱਚੇ ਰੱਖਦੇ ਹੈਗੇ ਐ subject ਰਾਜਨੀਤੀ ਸ਼ਾਸਤਰ ਇਹ ਇੱਕ subject ਐ ਜਾ ਬੱਚਿਆ ਨੂੰ ਵੈਸੇ ਵੀ ਇਹਦੇ ਪ੍ਰਤੀ knowledge ਹੁੰਦੀ ਐ ਰਾਜਨੀਤੀ ਸ਼ਾਸ਼ਤਰ ਸ਼ਾਸ਼ਤ੍ਰਿਕ ing ਵਿਸ਼ਾ ਤਾਂ ਹੈ ਹੀ ਹੈ ਪਰ ਸੰਸਦ ਵਿੱਚ ਆਪਣੇ ਅਹ ਗਿਆਨ ਦੇ ਵਾਸਤੇ ਬਢਾਵਾ ਦਿੰਦਾ ਹੈ ਰਾਜਨੀਤਿਕ ਸ਼ਾਸ਼ਤਰ ਇੱਕ ਵਿਸ਼ਾ ਮੰਨਿਆ ਗਿਆ ਉਹ ਇੱਕ ਵਿਸ਼ੇ ਤੇ ਵੀ ਜਿਆਦਾ ਮਨੋਰਜਨ ਲਈ ਵੀ ਬਣਿਆ ਫਿਰਿਆ ਅੱਜਕਲ ਸਿਰ ਸਮੇ ਸਮੇਂ ਦੇ ਹਿਸਾਬ ਨਾਲ

ਜਿਆਦਾ ਤੋਂ ਜਿਆਦਾ ਜਿਆਦਾ ਤੋਂ ਜਿਆਦਾ ਇਹ ਹਿੰਦੁਸਤਾਨ ਚ ਬਹੁਤ ਜਿਆਦਾ ਇਸਨੂੰ ਫੈਲਾ ਦਿੱਤਾ ਗਿਆ or ਹਰ ਸੂਬੇ ਵਿੱਚ ਹਰ ਵੱਖ ਵੱਖ ਤਰ੍ਹਾਂ ਦੀਆਂ politician ਵੱਖ ਵੱਖ ਰਾਜਨੀਤੀ ਸ਼ਾਸ਼ਤਰ ਹੁੰਦੀਆਂ ਨੇ ਮੈਂ ਇਹ ਪੁੱਛਨਾ ਚਾਹੁੰਦੀ ਸੀ ਕੇ ਜਿੱਦਾਂ politics ਦੇ ਵਿੱਚ politics ਦੀ ਜਿੱਦਾਂ ਕਿ ਇਹਦੇ ਵੀ ਅਹ ਅਹ difference ਹੈ ਜਿੱਦਾਂ ਪੰਜਾਬ ਜਿੱਦਾਂ ਆਪਨੇ ਹਿੰਦੁਸਤਾਨ ਦੀ ਜਿੱਦਾਂ ਤੁਹਾਨੂੰ knowledge ਹੈ ਇਹਦੇ ਬਾਰੇ ਇਹਦੇ ਵਿੱਚ ਹਾਂਜੀ ਹਾਂਜੀ knowledge ਹੈ ਪਰ ਹਿੰਦੁਸਤਾਨ ਦੀ ਜੋ ਰਾਜਨੀਤੀ ਹੈ or America ਜਿੱਦਾਂ ਬਾਹਰ ਦੀ ਸੂਬਾਂ ਦੀ ਰਾਜਨੀਤੀ ਉਹ ਫਰਕ਼ ਹੈ ਜਮੀਨ ਆਸਮਾਨ ਜਮੀਨ ਆਸਮਾਨ ਦਾ ਫਰਕ਼ ਐ ਕਿਵੇਂ ਫਰਕ ਐ ਦੱਸੋਗੇ ਫਰਕ ਸਿਰਫ ਇੰਨਾ ਹੈ ਕਿ America ਵਿੱਚ ਇੱਕ stand ਇੱਕ ਨਾ ਇੱਕ class ਹੈ ਉਹਨਾ ਦੇ ਅੰਦਰ ਇੱਕ ਤਜੁਰਬਾ ਐ ਸਾਡੀਆਂ ਵਿੱਚ ਵੀ ਸਾਡੀਆਂ ਵਿੱਚ ਵੀ ਤਜੁਰਬਾ ਤਾਂ ਹੈ ਪਰ ਇੱਕ ਇੱਕ ਜਿੱਦਾਂ ਕਿ ਇੱਕ step ਨਹੀਂ ਉਹਨਾ ਕੋਲ ਇੱਕ

ਜਿੱਦਾਂ ਕਿ America ਇੱਕ ਹਰ ਬੰਦੇ ਨੂੰ ਹਰ ਬੰਦੇ ਨੂੰ ਸਾਥ ਲੇਕੇ ਚਲਨੇ ਨੂੰ ਇੱਕ smart work ਕਰਦੇ ਨੇ ਕੰਮ ਨੂੰ ਜੋ ਹਿੰਦੁਸਤਾਨ ਵਿੱਚ ਨੀ ਹਿੰਦੁਸਤਾਨ ਵਿੱਚ ਇੱਕ ਬੰਦਾ ਦੁੱਜਾ ਇੱਕ ਬੰਦਾ speech ਦਿੰਦਾ ਉਹਨੂੰ ਜਾਕੇ ਵੋਟਾਂ ਪਾ ਦਿੰਦੇ ਨੇ ਉਹ ਦੁੱਜਾ ਬੰਦਾ ਜੋ manifesto ਲਾਗੂ ਕਰਦਾ ਹੈ ਉਹਦੇ ਵਿਸਿਆਂ ਵਿੱਚ ਕੋਈ ਜਾਣਕਾਰੀ ਰੱਖਦਾ ਨਹੀਂ ਐ ਉਹ ਬੱਸ ਇੱਕ famous ਦੇ ਚੱਕਰ ਵਿੱਚ ਇੱਕ ਇੱਕ ਮਨੋਰੰਜਨ ਦੇ ਚੱਕਰ ਚ ਇੱਕ ਸਵਾਦ ਦੇ ਚੱਕਰ ਵਿੱਚ ਇੱਕ ਬੰਦੇ ਨੇ ਦੁੱਜੇ ਬੰਦੇ ਦੀ ਲੱਤ ਖਿੱਚੀ ਦੁੱਜੇ ਨੇ ਤੀਜੇ ਦੀ ਲੱਤ ਖਿੱਚੀ ਤੇ ਚੋਥੇ ਬੰਦੇ ਨੇ ਆਪਣੇ ਦੱਲ ਦੀ ਜੋ ਰਾਜਨੀਤੀ ਵਿੱਚ ਦਲੇ ਹੋਣ ਦੀਆਂ ਪਾਰਟੀਆਂ ਆਂਦੀਆਂ ਨੇ ਉਹਨਾ ਦੀ ਮਤਲਬ ਕਿ ਅਹ ਮੰਨਲ ਡਡੀ ਸੀਟ ਉੱਟੀ ਸੂਚੀ ਉਸ ਕਰਕੇ ਅੱਜਕਲ ਜੋ ਹਿੰਦੁਸਤਾਨ ਚ ਮਹੋਲ ਬੰਨ ਰਿਹਾ ਇਸ ਗੱਲ ਦਾ ਰਾਜਨੀਤੀ ਹਰ ਸਾਲ ਹੁੰਦੇ ਨੇ or ਪੰਜ ਸਾਲਾ ਵਿੱਚ ਹੀ ਆਪਣਾ ਹੁੰਦਾ ਲੋਕ ਸਭਾ ਦਾ

ਪਰ ਪ੍ਰੋ ਪ੍ਰਭਾਵਸ਼ਾਲੀ ਐ ਉਹ ਲੋਕ ਉਹ ਲੋਕ ਇੱਕ ਸੋ ਚਾਲੀ ਕਰੋੜ ਦੀ ਆਬਾਦੀ ਵਿੱਚ ਫੈਲਦੀ ਐ

ਤੇ ਇਹਦਾ ਜਿਹੜਾ ਜਿਹੜਾ ਹੁਣ ਤੁਸੀਂ ਵੀ ਇਹਦਾ ਰਾਜਨੀਤੀ ਸ਼ਾਸਤਰ ਦਾ ਇੱਕ subject ਪੜ੍ਹਿਆ ਤੇ ਤੁਹਾਨੂੰ ਕਿ knowledge ਹੈਗੀ ਜਿੱਦਾਂ ਪੰਜਾਬ ਦੀ ਰਾਜਨੀਤੀ ਜਿਹੜੀ ਆਈ ਹੈ ਉਹਦੇ ਵਿੱਚ ਕਿ ਅਹ ਮਤਲਬ distance ਹੈ ਜਾਂ ਕਿ ਹੈ ਪੰਜਾਬ ਦੀ ਰਾਜਨੀਤੀ ਜਿੱਦਾਂ ਹੁਣ ਅੱਜਕਲ ਆਪ ਦੀ ਸਰਕਾਰ ਆਈ ਹੋਈ ਹੈ ਤੇ ਪੁਰਾਣੀ ਸਰਕਾਰ ਸੀ ਮਤਲਬ ਕੇ ਤੁਹਾਨੂੰ ਲੱਗਦਾ ਵੀ ਕੋਈ ਹੈ difference ਜਾਂ same ਹੀ ਹੈ ਦੇਖੋ ਜੀ ਮਹੋਲ ਦੇ ਹਿਸਾਬ ਨਾਲ ਤਾਂ ਕਹਿ ਸਕਦੇ ਹਾਂ ਕਿ difference ਤਾਂ ਨਹੀਂ ਹੈ ਕੁੱਝ ਵੀ ਬੱਸ ਇਤਨਾ ਕਹਿ ਸਕਦੇ ਆ ਕਿ ਮੈਂ ਕਹਿੰਦੇ ਹੈ ਨਾ ਕਿ ਅੰਗ੍ਰੇਜੀ word ਹੈ ਬਹੁਤ ਬੜੀਆਂ manipulate ਕਰ ਰਹੇ ਨੇ ਬੱਸ ਲੋਕਾ ਨੂੰ ਗੁਮਰਾਹ ਕਰੀ ਜਾ ਰਹੇ ਨੇ ਤਿੰਨ ਕਰੋੜ ਦੀ ਆਬਾਦੀ ਹੈ ਇਸ ਪੰਜਾਬ ਦੇ ਸੂਬਾ ਦੀ ਤੁਸੀਂ ਦੇਖ ਸਕਦੇ ਇੱਕ ਸਾਲ ਵਿੱਚ ਕਿ ਕਿ ਹੋਇਆ ਅੱਜ ਤਾਂ ਕੁੱਝ ਵੀ ਮਤਲਬ ਕੀ ਕਹਿ ਸਕਦੇ ਹਾਂ ਕਿ ਅੱਜ theoretical ਜੋ ਆਪਾਂ ਪੜ੍ਹਦੇ ਹਾਂ ਉਹਦੇ ਤੱਕ ਹੀ ਕਾਫੀ ਐ ਅਗਰ ਤੁਸੀਂ ਦੇਖਿਆ ਜਾਵੇ ਤਾਂ ਜੇ ਕਰਨੇ ਚ ਆਵੇ ਤੇ ਇਹ zero ਐ ਕੇ ਲੋਕੀ ਇੰਨਾ ਨਹੀਂ ਕਰਦੇ ਉਸ ਚੀਜ਼ ਨੂੰ ਜਿੰਨਾ ਲੋਕਾਂ ਨੂੰ ਜਿੰਨਾ ਲੋਕਾਂ ਨੂੰ ਜਾਗਰੂਤ ਕਰਨਾ ਚਾਹੀਦਾ ਹੈ ਉਹ ਨੇਤਾ ਘੱਟ ਪਹਿਲਾਂ ਬਾਅਦ ਚੋ ਬਣਦੇ ਨੇ ਪਰ ਆਪਨੇ ਆਲੇ ਸੋਚਦੇ ਨੇ ਕਿ ਅਸੀਂ ਨੇਤਾ ਬਣ ਗਏ ਕਿਉਂਕਿ ਮੈਂ ਤੁਹਨੂੰ ਦੱਸਦਾ ਇੱਕ ਬੜਾ ਇੱਕ ਮਸ਼ਹੂਰ ਇੱਕ ਬੰਦਾ ਐ ਨੇਤਾ ਸੁਖਪਾਲ ਸਿੰਘ ਖੇਰਾ ਠੀਕ ਐ ਜੀ ਉਹ ਕਾੰਗ੍ਰੇਸ ਦਾ MLA ਆ ਠੀਕ ਆ ਜੀ

ਤਾਂ ਉਹ ਬੰਦਾ speech ਦੇ ਰਿਹਾ speech ਦੇ ਰਿਹਾ ਹੁੰਦਾ ਤਾਂ ਅਚਾਨਕ ਹੀ ਇੱਕ ਬੰਦਾ ਆਉਂਦਾ ਉਹ ਤੋਂ ਇੱਕ ਸਵਾਲ ਪੁੱਛਦਾ ਤਾਂ ਉਹ ਉਹਦੇ ਵਿੱਚ ਹੀ ਭੜਕ ਜਾਂਦਾ ਉਹਦੇ ਵਿੱਚ ਹੀ ਮਤਲਬ ਕੀ ਝਗੜਾ ਹੋ ਜਾਂਦਾ ਮਿੰਟ ਪਿੱਛੇ ਵੀ ਹਰਦਾਸ਼ ਹੋ ਜਾਂਦੇ ਨੇ ਪਰ ਉਹਨਾ ਨੂੰ ਇਹ ਨਹੀਂ ਪਤਾ ਕਿ ਅਗਰ ਇਹ ਬੰਦਾ ਇੱਕ ਬੰਦਾ ਇੱਕ point ਉਠਾ ਇੱਕ ਆਪਣੇ ਆਪਣੀ ਆਵਾਜ਼ ਉਠਾ ਰਿਹਾ ਕਿ ਬਈ ਸਾਡੇ ਇਲਾਕੇ ਚ ਆਹ problem ਹੈ ਤੂੰ ਇਹਨੂੰ ਠੀਕ ਕਰ ਪਰ ਅਗਰ ਉਹ ਬੰਦਾ ਹੀ ਅਗਰ ਉਸ ਚੀਜ਼ ਨੂੰ ਨਿਕਾਰੇ ਕਿ ਮੈਂ ਤਾਂ ਕੀਤਾ ਸੀ ਪਿਛਲੀ ਵਾਰ ਤੂੰ ਉਸ ਚੀਜ਼ ਨੂੰ ਬਾਹਰ ਫੜੀ ਬੈਠਾ ਤਾਂ ਮਤਲਬ ਕਿ ਇਹ ਫੇਰ miss plate ਹੀ ਹੋ ਰਹੀ ਹੈ ਚੀਜ਼ ਨੂੰ ਮਤਲਬ ਕਿ ਉਹਨੂੰ ਸਮਝ ਨਹੀਂ ਸਕਰਿਆ ਉਸ ਚੀਜ ਨੂੰ ਕੇ ਬੰਦਾ ਕਹਿਣਾ ਕੀ ਚਾਹੁੰਦਾ ਠੀਕ ਹੈ ਜੀ or ਆਪ ਪਾਰਟੀ ਸਰਕਾਰ ਦੀ ਗੱਲ ਕਰ ਰਹੇ ਹੋ ਤੇ ਤੁਸੀਂ ਪਿੱਛੇ ਸਾਰੀ ਸਰਕਾਰ ਬਣੀ ਸਾਰੀ ਸਰਕਾਰ ਇੱਕ ਸਾਲ ਪੂਰਾ ਹੋ ਗਿਆ ਬੰਨਵੇਂ ਸੀਟਾਂ ਲੀਤੀਆ ਇੱਕ ਸੋ ਸਤਰਾਂ ਵਿੱਚੋ ਪੰਜਾਬ ਦੇ ਸੂਬਾ ਵਿੱਚੋ ਬੰਨਵੇਂ ਸਿੱਟਾ ਲੀਤੀਆਂ ਨੇ or ਪਿਛਲੀ ਸਰਕਾਰ ਨੇ ਅੱਸੀ ਲੀਤੀ ਐ or ਪੰਜਾਬ ਦੀ ਇਤਿਹਾਸ ਦੀ ਰਾਜਨੀਤੀ ਸ਼ਾਸਤਰ ਚ ਪਹਿਲਾਂ ਅਸੂਲ ਹੈ but ਮੈਂ ਤੁਹਾਨੂੰ

ਕਹਿਣਾ ਚਾਹੁੰਦਾ ਕਿ ਇੱਕ ਇਹਦੇ ਜੋ ਮੁੱਖ ਸਾਡੇ ਪੰਜਾਬ ਦੇ chief minister ਨੇ ਭਗਵੰਤ ਸਿੰਘ ਮਾਨ ਇਹ allow ਕੀਤਾ ਸੀ ਕਿ ਅਸੀਂ ਜੇ ਅਗਰ ਕੁੱਝ ਕੀਤਾ ਅਸੀਂ ਤਾਂ ਅਸੀਂ ਜਿੱਦਾਂ ਸਰਕਾਰ ਚ ਆਵਾਂਗੇ power ਚ ਆ ਗਏ ਤਾਂ ਅਸੀਂ ਲੋਕਾ ਨੂੰ ਰੋਜਗਾਰ ਦਵਾਂਗੇ ਅਸੀਂ ਬਿਜਲੀ free ਕਰਾਂਗੇ ਠੀਕ ਐ ਆਪਾਂ ਬਿਜਲੀ free ਕਰ ਰਹੇ ਹਾਂ ਪਾਣੀ free ਕਰ ਰਹੇ ਹਾਂ but ਇੱਕ ਸਾਲ ਵਿੱਚ ਮੈਨੂੰ ਜਿਆਦਾ ਤੋਂ ਜਿਆਦਾ law order ਜੋ ਕਾਨੂੰਨੀ ਵਿਵਸਥਾ ਹੈ ਬਹੁਤ ਬੇਕਾਰ ਰਹੀ

ਕਾਨੂੰਨੀ ਵਿਵਸਥਾ ਦੇ ਕੇ ਲੋਕੀ ਫੇਰ ਵੀ ਗੁਮਰਾਹ ਹੋ ਰਹੇ ਜਿੱਦਾਂ ਬਹੁਤ ਬਹੁਤ ਹੀ ਜਿਆਦਾ ਮਹੋਲ ਖ਼ਰਾਬ ਰਿਹਾ ਲੋਕੀ ਜਿਹੜੇ ਮੰਦਰਾਂ ਵਿੱਚ ਵੀ ਥੋੜਾ ਲੋਕਾ ਦੇ ਵਿੱਚ ਵੀ ਝੜਪ ਹੋਏ ਸਿੱਖਾਂ ਹਿੰਦੁਆਂ ਵਿੱਚ ਜਿਆਦਾ ਮਤਲਬ ਕੀ ਹੋਏ or ਇੱਕ ਪੰਜਾਬੀ singer ਗਾਇਕ ਵੀ ਸੀ ਉਹਦੀ ਵੀ ਬਹੁਤ ਬੇਰਹਿਮੀ ਨਾਲ ਬਹੁਤ ਹੱਤਿਆ ਕੀ ਗਈ ਹਨਾ ਤੇ ਮਾਰਿਆ ਗਿਆ ਤਾਂ ਥੋੜਾ ਜਿਹਾ ਉਹ ਚੀਜ਼ ਮੈਂ ਇਹ ਨਹੀਂ ਕਹਿੰਦਾ ਕਿ decline ਐ ਪਰ ਉਹਨੇ ਕੰਮ ਵੀ ਕੁੱਝ ਕੀਤੇ ਮਤਲਬ ਕਿ free ਪਾਣੀ ਕੀਤਾ free ਬਿਜਲੀ ਕੀਤੀ ਲੋਕਾਂ ਨੂੰ ਜਿਆਦਾ admire ਕਰ ਰਿਹਾ ਪਰ ਉਹਨਾ ਜੋ ਉਹਨੇ manifested ਵਾਦਾ ਕੀਤਾ ਸੀ ਉਹ ਤੋਂ ਕੱਟ ਹੋ ਰਿਹਾ ਅੱਛਾ ਤੁਹਾਡੇ ਕਹਿਣ ਦਾ ਮਤਲਬ ਜਿਹੜੀ ਪਿਛਲੀ ਸਰਕਾਰ ਸੀ ਉਹਨਾ ਨੇ ਵਧੀਆਂ ਕੰਮ ਕੀਤਾ ਨਹੀਂ ਜੀ ਪਿਛਲੀ ਸਰਕਾਰ ਵੀ ਠੀਕ ਐ ਮੈਂ ਇਹ ਨਹੀਂ ਕਹਿੰਦਾ ਕਿ ਸਾਰੀ ਸਰਕਾਰ ਦੀ ਜਦੋਂ power ਚ ਆਉਂਦੀ ਸਾਰੀਆਂ ਸਰਕਾਰਾਂ ਅੱਛੀਆਂ ਹੁੰਦੀਆਂ ਜਦੋਂ ਕੰਮ ਕਰਨ ਦੀ ਵਾਰੀ ਆ ਗਈ ਇਹ ਤਾਂ ਉਹਨ ਕੰਮ ਨਹੀਂ proper ਕਰਦੀਆਂ ਕਿਉਂਕਿ ਉਹਨਾ ਕੋਲ ਪੈਸਾ ਨਹੀਂ ਹੁੰਦਾ ਜਾਂ ਉਹ ਲਾਰਾ ਲੱਪਾ ਲਾ ਕੇ ਛੱਡ ਦਿੰਦਿਆ ਨੇ ਜਿਆਦਾ ਤੋਂ ਜਿਆਦਾ ਉਹ ਆਪਣੇ ਇੰਨਾ ਸਮਝ ਲੈਂਦੀ ਵੀ ਕਿ ਬੰਦਾ ਇੱਕ ਵਾਰ vote ਪਾ ਲੇਏ ਕਿ ਪੰਜ ਸਾਲ ਬੇਵਕੂਫ ਬਣਾ ਤਾਂ ਲੋਕਾਂ ਨੂੰ ਆਪਾਂ ਕਿ ਛੱਡਣਾ ਨਾ ਉਹ ਆਪਣੀ ਸ਼ਕਲ ਦਿਖਾਂਦੇ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਸੀ ਦੋ ਹਜਾਰ ਸਤਰਾਂ ਤੋਂ ਲੇਕੇ ਦੋ ਹਜ਼ਾਰ ਇਕੀਸ ਚਾਰ ਸਾਲ ਤੱਕ ਰਾਜ ਕੀਤਾ ਲੋਕੀ ਘੁਮਰਾ ਚ ਰਹੀ or ਡੇਢ ਦੋ ਸਾਲ ਤੱਕ COVID ਉਹ COVID ਆਇਆ ਬਿਮਾਰੀ ਆਈ ਜੋ ਇੱਕ ਬਹੁਤ ਹੀ ਘਾਤਕ ਬਿਮਾਰੀ ਉੱਥੋਂ ਦੇ ਘਰ ਚ ਹੀ ਬੈਠ ਗਿਆ farm house ਚ ਕਿਉਂਕਿ ਲੋਕਾਂ ਨੂੰ ਇਹੀ ਲੱਗਿਆ ਕਿ ਚਲੋ ਸਾਡਾ chief minister ਆਊਗਾ ਸਾਨੂੰ ਦੇਖੁਗਾ ਉਹ ਦੇਖੁਗਾ ਕਿ ਮਹੋਲ ਕਿੱਦਾਂ ਦਾ ਬਣਿਆ ਉਹ ਉੱਥੇ ਬੈਠ ਕੇ ਉੱਥੇ ਡੇਢ ਸਾਲ ਤੱਕ ਉਹਨੇ ਬੱਸ ਵਹਾਂ order ਦਿੱਤੇ ਲੋਕਾ ਨੂੰ ਪੰਜਾਬ ਨੂੰ ਚਿਲਾਇਆ ਪਰ ਉਹ ਲੱਗਦਾ ਬਹੁਤ ਗਲਤ ਹੁਣ ਜਿਸ ਤਰ੍ਹਾਂ ਚੰਨੀ ਹੈ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਪਹਿਲਾਂ ਉਹ chief minister ਸੀ or ਉਹਦੇ ਲੋਕਾਂ ਦੇ ਟਿੱਪਣੀ ਇਹ ਕੀਤੀ ਇਹ ਬੰਦਾ ਨਿੱਚੇ ਦਲ ਤੋਂ ਆਇਆ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਨਿੱਚੇ ਦਲ ਬੰਦਾ matter ਨਹੀਂ ਕਰਦਾ ਨਿੱਚੇ ਉੱਪਰ ਦਾ ਉਹਦਾ ਮਤਾ

ਵੀਹ September ਦੋ ਹਜ਼ਾਰ ਇੱਕੀ ਨੂੰ ਉੱਧਰ ਪੱਤਰਕਾਰ ਨੇ ਪਲਟ ਫੇਰ ਵੀਤੀਆਂ ਜੋ ਪਤਰਕਾਰ ਜੋ ਛਾਪਦੇ ਅਖਬਾਰ ਕਹਿੰਦਾ ਸਾਡੇ ਚਾਰ ਪੱਖ ਨਹੀਂ ਕੀਤਾ ਫਲਾਨਾ ਨਹੀਂ ਕੀਤਾ ਕਿ ਤੁਸੀਂ ਪਹਿਲਾਂ ਕਿੱਥੇ ਗਏ ਸੀ ਪਤਰਕਾਰ ਵੀ ਮਿਲੀ ਹੁੰਦੀ ਹੈ ਕਿਉਂਕਿ ਇਹ ਗਲਤ ਗੱਲ ਚੰਨੀ ਚਾਰ ਮਹੀਨੇ ਵਿੱਚ ਹੀ

ਕਿਉਂਕਿ ਬਹੁਤ ਦੇਰੀ ਹੋ ਗਈ ਸੀ ਲੋਕੀ ਮੰਨ ਸਾਡੇ ਚਾਰ ਸਾਲ ਦੀ ਭਰਪਾਈ ਉਹ ਚਾਰ ਮਹੀਨੇ ਚ ਨਹੀਂ ਕਰ ਸਕੇ ਇਹ ਮੇਰਾ ਇਹਦਾ ਇਹ ਦਾ ਮਤਲਬ ਹੈ ਠੀਕ ਐ ਵੈਸੇ ਜਿਹੜੇ ਆਪਣੇ ਅਹ ਮੋਦੀ ਸਾਹਬ ਆ ਜਿਹੜੇ ਪ੍ਰਧਾਨ ਮੰਤਰੀ ਬਣੇ ਐ ਇਹ ਕਿਵੇਂ ਮਤਲਬ ਤੁਹਾਨੂੰ ਲੱਗਦਾ ਕੇ ਇਹ ਵਧੀਆਂ ਕੰਮ ਕਰ ਰਹੇ ਆ ਦੇਖੋ ਜੀ ਮੇਰੇ ਹਿਸਾਬ ਦੇ ਸੂਬੇ ਦੇ ਹਿਸਾਬ ਨਾਲ ਮੈਨੂੰ ਇਹ ਲੱਗਦਾ comparison ਦੇ ਹਿਸਾਬ ਨਾਲ ਜਿੱਦਾਂ ਦੇਖਿਆ ਜਾਵੇ ਅੰਤਰ ਨਾਲ ਕਿ ਪ੍ਰਧਾਨ ਮੰਤਰੀ ਮੋਦੀ ਵੀ ਅੱਛੇ ਲੱਗਦੇ ਨੇ ਅੱਛੇ ਲੱਗਦੇ ਨੇ ਕੰਮ ਬੜੀਆਂ ਕਰ ਰਹੇ ਨੇ ਕਿਉਂਕਿ ਮੈਨੂੰ ਇਹ ਲੱਗਦਾ ਕਿ ਉਹਨਾ ਦੀ ਸੂਬੇ ਦੀ ਜਿੰਨੇ ਵੀ ਉਹ ਕਿਉਂਕਿ ਉਹ center ਜੋ ਕੇਂਦਰੀ ਸਰਕਾਰ ਚ ਕੰਮ ਕਰ ਰਹੇ ਨੇ ਕਿਉਂਕਿ ਉਹ ਪ੍ਰਧਾਨ ਮੰਤਰੀ ਨੇ ਉੱਦਾਂ ਤਾਂ ਪ੍ਰਧਾਨ ਮੰਤਰੀ ਹੈ or ਉਹ ਪਹਿਲਾਂ ਪੰਦਰਾਂ ਸਾਲ ਗੁਜਰਾਤ ਦੇ ਸੂਬੇ ਗੁਜਰਾਤ ਜੋ ਇੱਕ ਸੂਬਾ ਐ ਉਹਦੇ ਉਹਦੇ ਮੁੱਖ ਮੰਤਰੀ ਰਹੇ ਪਰ ਉੱਥੇ ਉਹਨੇ ਇੰਨਾ ਵਿਕਾਸ ਕੀਤਾ ਕਿ ਉਹਨਾ ਨੇ ਤਾਹੀਂ ਲੋਕਾ ਨੇ promote ਕਰਕੇ ਉਹਨਾ ਨੂੰ ਅੱਜ ਉਹ ਜੋ ਜਨਤਾ ਐ ਗੁਜਰਾਤ ਦੀ ਉਹਨਾ ਨੇ promote ਕਰਕੇ ਪ੍ਰਧਾਨ ਮੰਤਰੀ ਬਣਾਇਆ or ਬਹੁਤ ਹੀ ਖ਼ੁਸ਼ੀ ਸੀ ਸਿੱਧੀ ਜੀ ਗੱਲ ਐ ਕਿ ਜਿਆਦਾ ਤੋਂ ਜਿਆਦਾ ਲੋਕੀ ਪ੍ਰਧਾਨਮੰਤਰੀ ਇੱਕ ਗੱਲ ਇਹ ਵੀ ਕੀ ਦੋ ਹਜ਼ਾਰ ਚੋਦਾਂ ਤੋਂ ਪਹਿਲਾਂ ਬਹੁਤ ਦੰਗੇ ਹੁੰਦੇ ਸੀ ਬਹੁਤ ਚੋਰ corrupt ਹੁੰਦੇ ਸੀ ਮਤਲਬ ਭ੍ਰਿਸਟਾਚਾਰ ਹੁੰਦਾ ਸੀ ਜਿਆਦਾ ਤੋਂ ਜਿਆਦਾ ਮਤਲਬ ਕਰਾਈਮਾ ਹੁੰਦਿਆ ਸੀ ਜਿਆਦਾ ਤੋਂ ਜਿਆਦਾ ਆਪਣੇ ਮਤਲਬ ਕਿ ਆਪਣੇ ਪੈਸੋ ਦੋ ਟਕੇ ਦੇ ਪੈਸੇ ਦੇ ਚੱਕਰ ਚ ਬੰਦਾ ਬੰਦੇ ਨੂੰ ਖਰੀਦ ਲੈਂਦੇ ਸੀ company ਖਰੀਦ ਲੈਂਦੇ ਸੀ ਉਹਦੀ but ਬਹੁਤ ਜੰਗਲ ਰਾਜ ਸੀ ਇਹ ਤਾਂ ਬਿਹਾਰ ਚ ਦੇਖਲੋ ਝਾਰਖੰਡ ਚ ਦੇਖਲੋ U.P ਚ ਦੇਖਲੋ ਬਹੁਤ ਬੁਰਾ ਹਾਲ ਸੀ ਤਾਂ ਹੁਣ ਜਦੋਂ ਚੋਦਾਂ ਦੇ ਬਾਅਦ ਚੋਣ ਦਾ ਦੇਖੀਏ ਪ੍ਰਧਾਨਮੰਤਰੀ ਦਾ ਕਿ ਥੋੜਾ level ਚੰਗਾ ਲੱਗਿਆ ਕਿਉਂਕਿ ਬਾਅਦ ਉਹਦੀ personal life ਛੱਡ ਕੇ ਦੇਖਿਆ ਜਾਏ ਕਿ ਉਹ ਸਾਧੂ ਐ ਉਹ ਫਲਾਨਾ ਹੈ ਉਹ ਸਾਧੂ ਵਾਧੂ ਕੋਈ ਫਲਾਨਾ ਨਹੀਂ ਹੈ ਸਾਧੂ ਹੁੰਦਾ ਇੱਕ ਆਪਣਾ ਕੰਮ ਕਰਦਾ ਸਾਧੂ ਦਾ ਮਤਲਬ ਉਹਨੇ ਅੰਦਰ ਨੂੰ ਆਪਣਾ face ਕੀਤਾ ਬਾਹਰ ਲਈ ਨਹੀਂ ਕੀਤਾ ਬਾਹਰ ਤਾਂ ਇੱਕ ਇੱਦਾਂ ਲੱਗਦਾ ਹੈ ਕਿ ਸਾਧੂ ਹੈ ਪਰ ਉਹਨੇ ਅੰਦਰ ਆਪਣੇ ਆਪ ਨੂੰ ਸਾਧੂ ਬਣਾਇਆ or ਦੁੱਜੀ ਗੱਲ ਉਹਦੇ ਕੰਮ ਦੇ ਵਿੱਚ ਦੇਖੀਏ ਕਿ ਦੱਸ ਸਾਲ ਵਿੱਚ ਨੋ ਸਾਲ ਹੋ ਗਏ ਨੇ ਪੂਰੇ ਦਸ ਸਾਲ ਅਗਲੇ ਸਾਲ ਹੋਣੇ ਨੇ ਪੂਰੇ ਨੋ ਸਾਲ ਵਿੱਚ ਉਹਨੇ ਹਰ ਘਰ ਵਿੱਚ cylinder ਦਿੱਤਾ ਹਰ ਘਰ ਵਿੱਚ ਉਹਨੇ ਜਿੱਦਾਂ ਬਹੁਤ ਜਿੱਦਾਂ ਪਹਾੜੀ ਇਲਾਕਾ ਵਿੱਚ ਹੁੰਦਾ mostly ਲੋਕਾਂ ਨੂੰ ਦੇਖਿਆ ਜਾਏ ਕਿ ਉਹ ਚੁਲੀਆਂ ਵਿੱਚ ਜੋ ਕਹਿੰਦੇ ਐ ਨਾ ਕਿ ਇੱਕ ਲਕੜੀ ਲਿਆਂਦੇ ਸੀ ਲੋਕਾ ਦੀ ਜਨਾਨੀਆ ਹੁਣ ਉਹ ਗੈਸਾਂ ਵਿੱਚ ਹੀ ਉਹ ਆਪਣਾ ਕੰਮ ਕਰਦੀ or ਉਸ ਤੋਂ ਸਸਤੀ ਮਿਲਦੀ ਐ ਸਸਤੀ ਮਿਲਦੀ ਐ ਉਹਨਾਂ ਨੂੰ or ਜਿਆਦਾ ਤੋਂ ਜਿਆਦਾ ਇੰਨੀ or ਹਰ ਜਨਾਨੀ ਕੋਲ ਹਰ ਜਿੰਨੀ ਜਨਾਨੀ ਜੋ ਕੰਮ ਜਾ ਕਿਸੇ ਕੋਲ self employment ਉਹਨੂੰ ਹਰ ਮਹੀਨੇ ਤਿੰਨ ਤਿੰਨ ਚਾਰ ਚਾਰ ਹਜਾਰ ਰੂਪਏ ਦੇ ਰਿਹਾ or ਮੈਂ ਖੁਦ ਦੇਖਿਆ ਹਿਮਾਚਲ ਤੋ ਲੇਕੇ ਜਿੰਨੀ ਇਹਦੀ ਸੂਬੇ ਸਰਕਾਰ ਦੱਸ ਰਾਜੇ ਅ ਵਿੱਚ ਸੂਬੇ ਦੀ ਸਰਕਾਰ ਐ or ਇਸ ਬੰਦੇ ਨੇ ਉਸਨੂੰ ਇੰਨਾ develop ਕਿਆ ਖਾਸ ਤੋਂ UP ਵਿੱਚ ਕੀਤਾ ਮੱਧ ਪ੍ਰਦੇਸ਼ ਕੀਤਾ or ਗੁਜਰਾਤ ਵਿੱਚ ਕੀਤਾ or ਕਮਾਲ ਦੀ ਗੱਲ ਇਹ ਹੈ ਕਿ ਜੋ ਬਾਕੀਆ ਦੀ ਜੋ opposition ਸਰਕਾਰ ਐ ਠੀਕ ਕਰਦੀ ਐ ਮੈਂ ਇਹ ਨਹੀਂ ਕਹਿੰਦਾ but ਉਹ ਇੰਨਾ ਨਹੀਂ ਕਰ ਪਾਂਦੀ ਕਿਉਂਕਿ ਉਹਨਾ ਦਾ time ਮਤਲਬ ਕਿ ਉਹਨਾ ਦੀ ਜੋ nature ਐ ਜੋ ਉਹਨਾਂ ਨਾਲ match ਨਹੀਂ ਕਰ ਪਾ ਰਹੀ ਸਾਥ ਨਾਲ ਤਾਹੀਂ ਉਹ ਕਰਕੇ ਪਿੱਛੇ ਰਹਿ ਗਏ ਨੇ or ਕੇਂਦਰ or ਅੱਗਲੇ ਸਾਲ ਚੁਣਾਵ ਐ or ਮੈਨੂੰ ਇਸ or ਮੈਨੂੰ ਇਹ ਲੱਗਦਾ ਕਿ ਜੋ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਜਿਆਦਾ ਇਹਨਾ ਤੋਂ ਪ੍ਰਭਾਵ ਪੈਂਦਾ

PA or ਜਿੰਨੇ ਵੀ ਇਹਦੇ ਮੈਨੂੰ ਲੱਗਦਾ ਕਿਜੋ ਇਹਨਾ ਤੇ ਪ੍ਰਭਾਵ ਪੈਂਦਾ ਉਹਨਾ ਦੇ ਦੋਸਤੀ ਜਿੱਦਾਂ Russia ਦੇ ਪੁਤਨ ਐ ਪਲਾਤਮਿਕ ਪੁਤਨ ਰਾਸ਼ਟਰਪਤੀ ਐ ਉਹ ਉਹਦੇ ਨਾਲ ਇੰਨਾ admire ਹੈ ਉਹਦੇ ਵਿੱਚ ਕਿ ਉਹਦਾ ਇੰਨਾ support ਐ ਕਿ ਭਾਵੇ ਸਾਰੀ ਦੁਨੀਆਂ ਉਹਦੇ against ਕੋਈ ਖਿਲਾਫ਼ ਹੋ ਜਾਏ ਉਸ ਹਿੰਦੁਸਤਾਨ ਦੇ ਖਿਲਾਫ਼ ਐ ਪਰ Russia ਦਾ ਇੱਕ ਪਹਿਲਾਂ ਰਾਸ਼ਟਰਪਤੀ ਉਹ ਐ ਕਿ ਜੋ ਉਹਦੇ ਨਾਲ ਖੜੀਆਂ ਰਹਿੰਦਾ ਡਟ ਕੇ ਕਿਉਂਕਿ ਬਹੁਤ ਮੈਂ ਦੇਖਿਆ ਬਹੁਤ ਵਾਰ ਜਦੋਂ COVID ਸੀ ਤਾਂ ਉਹਨਾ ਕੋਲ ਤੰਗੀ ਇਤਨੀ ਆ ਗਈ ਫੇਰ ਵੀ ਸਾਡਾ ਪ੍ਰਧਾਨਮੰਤਰੀ ਨੇ ਸਾਡੇ ਸਾਰੇ ਦੇਸ਼ ਦੀ ਆਪਣੇ ਲਈ ਕੀਤਾ ਪਰ ਸਾਡੇ ਸਾਰੇ ਦੇਸ਼ਾਂ ਵਿੱਚ ਵੀ ਇਹਨਾ ਨੇ cooperate ਬਣਾਈ ਰੱਖੀ or mostly ਪਤੀਅਨ ਪੁਤੀਅਨ ਸਾਥ ਜੋ ਦੇ ਬਹੁਤ ਮਿੱਤਰਤਾ ਵੀ ਐ personal life ਵਿੱਚ or ਉਹਨੇ ਰਾਜਨੀਤੀ ਸ਼ਾਸਤਰ ਚ ਬਹੁਤ ਮਦਦ ਕੀਤੀ ਉਹਨਾ ਦੀ or ਅਗਲੇ ਸਾਲ

ਮੈਨੂੰ ਇਹ ਲੱਗਦਾ ਸ਼ਾਇਦ ਵਿੱਚ ਵਿੱਚ ਇਹ ਵਾਪਿਸ ਆ ਸਕਦੇ ਨੇ ਮੈਂ ਅੱਜ ਤੇ sure ਗੱਲ ਕਰਕੇ ਮੋਦੀ ਸਾਹਬ ਇਸ ਤੋਂ ਜਿਆਦਾ better ਹੋਰ ਕੁੱਝ ਕਰ ਸਕਦੇ ਐ ਮੋਦੀ ਸਾਹਿਬ ਨੇ ਮੈਂ ਇੱਕ ਗੱਲ ਤੋਂ ਉਹਨਾ ਤੋਂ ਇਹ ਮੈਨੂੰ ਵਾਕਫ ਇਹ ਮੈਨੂੰ ਕਰਦੀ ਆ ਜਿਆਦਾਤਰ ਤੰਗ ਕੇ ਕਿ ਉਹਨਾ ਨੇ ਰੋਜਗਾਰ ਇੰਨਾ ਨੀ ਦਿੱਤਾ ਲੋਕਾਂ ਨੂੰ ਲੋਕਾਂ ਨੂੰ ਰੋਜਗਾਰ ਜਿੱਦਾਂ ਉਹਨੂੰ ਚਾਰ ਪਹਿਲੇ ਪੰਜ ਸਾਲ ਵਿੱਚ ਠੀਕ ਠੀਕ ਸੀ ਮਤਲਬ ਕਿ ਰੋਜ਼ਗਾਰ ਇੰਨਾ develop ਨੀ ਕੀਤਾ ਜਦੋਂ ਜਦੋਂ ਦਵਾਰਾ ਅਗਲੇ ਪੰਜ ਸਾਲ ਆਏ ਦੋ ਵਾਰੀ ਦੁਬਾਰਾ ਚੁਣਾਵ ਜਿੱਤੇ ਇਹਨਾ ਨੇ ਇਹ ਇਹ ਰੋਜ਼ਗਾਰ ਵਿੱਚ ਉੱਤੋ ਬੜਾ ਸੱਟ ਮਾਰੀ ਕਿ ਲੋਕਾਂ ਨੂੰ ਕਿ ਤੁਸੀਂ ਅਗਨੀਪਤ ਲਾਤੀ ਫੋਜਾਂ ਵਾਲੀ ਜੋ ਲੋਕ local ਨੋਕਰੀ ਨਹੀਂ ਮਿਲਦੀ ਜਦੋਂ ਫੋਜ ਵਿੱਚ ਭਰਤੀ ਹੋ ਜਾਂਦਾ ਸੀ ਬੰਦਾ ਉਹ ਵੀ ਤੁਸੀਂ ਛਿਨ ਲੀ ਕਿ ਚਾਰ ਸਾਲ ਵਿੱਚ ਤੁਹਾਨੂੰ job ਮਿਲੂਗੀ ਉਹ ਤੁਹਾਨੂੰ ਘਰ ਵਿੱਚ ਬਿਠਾ ਦੇਣਗੇ ਮਤਲਬ ਕਿ ਪੈਸੇ ਦੇਕੇ ਤੁਸੀਂ ਜਾਉ ਇਹ ਮੈਨੂੰ ਫੇਰ ਲੱਗਦਾ ਨਹੀਂ ਕਿ ਇਸ ਵਿੱਚ ਕੀ ਕੀ

ਰੋਜ਼ਗਾਰ ਮੈਨੂੰ ਇਹਨਾ ਨਹੀਂ ਲੱਗਦਾ ਕਿ ਦਿੱਤਾ but ਮੈਨੂੰ ਇਹ ਲੱਗਦਾ ਕਿ ਬਾਕੀ ਜੋ ਸਾਰੇ ਕਾਮ ਐ ਜਿਦਾਂ house hold ਵਾਲੇ ਹੋ ਗਏ labor ਵਾਲੇ ਹੋ ਗਏ or ਜੋ primary ਵਾਲੀ ਖੇਤੀਬਾੜੀ ਹੋ ਗਈ ਉਹਨਾ ਨੂੰ ਜਿਆਦਾ ਇਨੂੰ ਤਰੱਕੀ ਦਿੱਤੀ

ਜਿੱਦਾਂ ਕਿ ਬਹੁਤ ਸੇ moment ਜਿੱਦਾਂ ਬਹੁਤ ਸੇ moment ਜਿੱਦਾਂ ਅਰਾਮ ਯੋਧਿਆ ਮੰਦਿਰ ਹੈ ਗੁਰੂ ਨਾਨਕ ਦੇਵ ਜੀ ਕਰਤਾਰਪੁਰ corridor ਐ ਮੰਦਿਰ ਜੋ ਐ ਜੋ ਇੱਕ ਰਾਮ ਸੀਤੁ ਦੀ ਤਰ੍ਹਾਂ ਬਣਦੀ ਜਾ ਰਹੀ ਹੈ ਸ਼੍ਰੀ ਲੰਕਾ ਤੱਕ ਵਹਾਂ ਤੱਕ ਬਣਾ ਰਹੇ ਹੈ ਯੇ ਧਾਰਮਿਕ ਜੋ ਇੰਨ ਪ੍ਰਮਪਰਾ ਚਲਾ ਰਹੇ ਥੇ ਜੋ ਡੁੱਬੀ ਹੁਈ ਥੀ ਵਿਹ ਤੀਹ ਸਾਲੋ ਤੱਕ ਉਨਹੋ ਨੇ ਉਸਕੋ ਉਠਾ ਕਰ ਤਾਕਿ ਜੋ ਬਾਹਰ ਦੇ ਲੋਕ ਆਉਣਗੇ visit ਕਰਨ ਜੋ ਰਹਿਣਗੇ ਇੱਥੇ ਆਪਣੀ photo ਉਸ ਤੋਂ ਇੰਨਾ ਦਿਖਾ ਕੇ ਉਸ ਕਹਾਣੀ ਨੂੰ ਦੁਨੀਆ ਵਿੱਚ ਸ਼ਾਮਿਲ ਦੁਨੀਆ ਵਿੱਚ ਸਿਰਫ ਇਹ ਦਿਖਾਵਾਂਗੇ ਕਿ ਆਹ ਇਸ ਦੇਸ਼ ਵਿੱਚ ਆਹ ਖਾਤਿਰ ਐ ਅੱਛਾ ਚੱਲੋ ਵਧੀਆ ਗੱਲ ਐ ਅੱਛੀ ਗੱਲ ਐ ਹੋਰ ਸਭ ਘਰ ਠੀਕ ਐ

or ਪਾਪਾ ਜੀ ਠੀਕ ਠਾਕ ਐ ਤੇਰੇ ਹਾਂਜੀ ਪਾਪਾ ਜੀ ਠੀਕ ਠਾਕ ਐ ਅੱਜਕਲ ਉਹ ਵੀ ਥੋੜੇ ਢਿੱਲੇ ਸੀ but ਅੱਜਕਲ ਉਹ proper ਅੱਜ ਉਹ ਠੀਕ ਐ ਰੱਬ ਦੀ ਚੜਦੀਕਲਾ ਮਾਂ ਬਾਪ ਠੀਕ ਨੇ ਚਲੋ ਠੀਕ ਐ ਵਧੀਆਂ ਗੱਲ ਐ ਹੋਰ ਅੱਛੀ ਪੜ੍ਹਾਈ ਕਰੋ ਤਰੱਕੀਆਂ ਕਰੋ ਠੀਕ ਐ ਜੀ ਚੰਗਾ

ਹਾਂਜੀ

ਵਧੀਆ ਵਧੀਆ sir ਹਾਂਜੀ okay ਆ ਜੀ ਅੱਛਾ ਹੋਰ passport ਵਗੇਰਾ ਕਿਵੇਂ ਤੇਰਾ ਬਣਿਆ ਹੋਇਆ ਹਾਂਜੀ sir ਮੇਰਾ ਬਣਿਆ ਹੋਇਆ ਜੀ passport ਕਿਵੇਂ ਬਣਵਾਇਆ ਸੀ ਕੀ ਕੀ document ਲਾਏ ਸੀ ਕਿੱਥੇ ਜਾ ਕੇ ਬਣਵਾਇਆ ਸੀ sir ਮੇਰਾ actually ਚੰਡੀਗੜ ਬਣਇਆ ਸੀ ਆਪਣਾ ਬਸੀ ਪਠਾਣਾ ਵਿੱਚ ਤਾਂ ਮਤਲਬ ਕਾਫੀ time ਲੱਗ ਜਾਂਦਾ ਮੈਨੂੰ emergency ਉਹਦੀ ਲੋੜ ਸੀਗੀ

ਤੇ ਫ਼ੇਰ ਮੈਨੂੰ ਕਹਿੰਦੇ ਚੰਡੀਗੜ ਤੋਂ ਬਣਵਾ ਲੋ ਵੀ ਇੱਥੋਂ ਛੇਤੀ apply ਵਗੇਰਾ ਕਰਕੇ ਛੇਤੀ ਆ ਜਾਂਦਾ ਨਹੀਂ ਤਾਂ process ਅਮ ਜਿਵੇਂ ਕਹਿਲੋ ਉੱਥੇ ਚਾਲੀ ਕਿੱਲੋ ਦਾ process ਹੈ ਇੱਥੇ ਆਪਣੇ ਬਸੀ ਦੋ ਦੋ ਮਹੀਨੇ ਵੀ ਲੱਗ ਜਾਂਦੇ ਆ ਅੱਛਾ ਅੱਛਾ ਬਣ ਕੇ ਆਉਣ ਨੂੰ

ਹਮ ਅੱਜਕਲ latest ਤਾਂ ਵੇਸੇ date ਹੀ ਨਹੀਂ ਮਿਲਦੀ ਦੋ ਦੋ ਮਹੀਨੇ ਦੀ waiting ਹੈ

ਇੰਨਾ ਰਸ਼ ਤਾਂ ਕਰਕੇ ਪਿਆ ਹੋਇਆ ਕਿਉਂਕੇ ਵਿੱਚ ਲਗਾਤਾਰ move ਹੋ ਰਹੇ ਹਾਂ ਬਾਹਰ ਨੂੰ passport ਬਣਾਉਣ ਵਾਲੇ ਵੀ ਕੀ ਕਰਨਗੇ ਬਹੁਤ ਸਾਰੇ ਬਣਦੇ ਨੇ

ਹਾਂਜੀ ਹਾਂਜੀ ਹਮ ਕਿਉਂਕਿ ਉਹਦੇ ਉੱਤੇ ਥੋਡੀ nationality ਥੋਡਾ name sir name date of birth ਬਿਲਕੁਲ exact ਹੁੰਦਾ ਆ ਮਤਲਬ passport ਹੀ ਐਸਾ document ਹੈ ਜਿਹਦੇ ਚ ਘਪਲਾ ਵਗੇਰਾ ਇੰਨੀ ਛੇਤੀ ਹੁੰਦਾ ਨੀ yes sir ਹਾਂ ਤੇ ਕੀ ਕੀ document ਲਾਏ ਸੀ passport ਬਣਾਇਆ ਜਦੋਂ passport ਜਦੋਂ ਬਣਾਇਆ tenth ਦਾ certificate ਆਧਾਰ card pan card

ਹਮ ਪੰਜ ਫੋਟੋਆਂ ਦਿੱਤੀਆਂ ਸੀ ਇਦਾਂ ਕੁਛ easily ਬਣ ਗਿਆ ਸੀਗਾ passport ਬਣਵਾਇਆ ਓਦੋਂ ਜਿਹੜੀ ਮੇਰੀਆਂ ਫੋਟੋ ਮੰਗੀਆਂ ਉਹਦੇ back ਕਹਿੰਦੇ white print ਹੋਣਾ ਚਾਹੀਦਾ

ਆਹ ਹਾਂਜੀ ਹਾਂਜੀ ਅੱਛਾ ਅੱਛਾ use

use ਤਾਂ ਹਲੇ ਤਾਂ ਨੀ ਚਲੋ ਕਰਿਆ ਜੀ ਚਲੋ ਉਹ ਵੀ ਹੋਜੇਗਾ

ਦਾ ਬਣਿਆ ਹੋਇਆ ਵੀ ਮੇਰੀ wife ਮਤਲਬ passport ਉਹਨਾ ਦਾ ਬਣਿਆ ਪਿਆ ਉਹਨਾ ਨੇ ਮਤਲਬ ਲਾਇਆ ਹੋਇਆ ਮਤਲਬ work ਪੇਰ੍ਮਿਤ ਲੱਗਿਆ ਹੋਇਆ

ਠੀਕ ਹੈ ਇੱਦਾਂ ਹੈ ਕੀ ਆਪਾਂ ਪਹਿਲਾਂ ਤਾਂ ਜਿਹੜਾ passport ਹੈ ਆਪਣੇ ਤਾਂ ਚੰਡੀਗੜ ਹੀ ਬਣਦਾ ਚੰਡੀਗੜ ਤੋਂ ਹੀ date ਲੈਣੀ ਪੈਂਦੀ ਦੀ ਸੀ ਬਸੀ ਪਠਾਣਾ ਤੋਂ ਮੈਨੂੰ ਲੱਗਦਾ ਪਿੱਚਲੇ ਸੱਤ ਸਾਲਾਂ ਤੋਂ ਸ਼ੁਰੂ ਹੋਇਆ ਚਾਰ ਪੰਜ ਸਾਲਾਂ ਤੋਂ ਹਾਂਜੀ ਚਲੋ ਇਹ ਤਾਂ ਚਲੋ post office ਪਹਿਲਾਂ ਤਾਂ ਪਰਲੀ side ਤਾ ਹੁਣ ਚਲੋ ਇੱਧਰ passport ਦਾ ਵੀ ਕੰਮ ਛਲੀ ਜਾਂਦਾ ਤੇ ਦੁਆ ਚਲੋ ਅੱਛਾ post office ਤਾਂ ਹੈਗਾ ਹੀ ਹੈਗਾ ਹਾ ਉੱਥੇ ਅੱਛਿਆ ਠੀਕ ਹੈ ਹਰੋ ਤੇ ਮੇਰਾ passport ਵਗੇਰਾ ਆਗਿਆ ਪਹਿਲਾਂ document ਮਤਲਬ ਉਹਦੀ fees ਘੱਟ ਹੰਦੀ ਆ